ਇਹ ਇੱਕ ਸਟੋਰ ਹੈ ਜਿੱਥੇ ਕੀ ਬਹੁਤ ਸਾਰੇ ਕਈ ਕਈ ਤਰ੍ਹਾਂ ਦੇ ਅਤੇ ਕਈ ਕਈ ਰੰਗਾਂ ਦੇ ਪਰਸ ਰੱਖੇ ਹੋਏ ਨੇ।

ਇਹ ਇੱਕ ਟੇਬਲ ਹੈ ਜਿਸਦੇ ਬਹੁਤ ਸਾਰੀ ਡਰੋਅਰ ਲੱਗੀਆਂ ਹੋਈਆਂ ਹਨ।

ਇੱਥੇ ਬਹੁਤ ਪ੍ਰਕਾਰ ਦੀਆਂ ਖੇਡਾਂ ਪਈਆਂ ਹੋਇਆਂ ਹਨ ਇੱਥੇ ਬੱਚੇ ਅਪਨੀਆਂ ਮਨ ਮਨਪਸੰਦ ਖੇਡਾਂ ਲੈਣ ਆਉਂਦੇ ਨੇਂ।

ਤੇ ਕਈ ਤਰ੍ਹਾਂ ਦੀ ਫਰੂਟੀਆਂ ਵੀ ਪਈਆਂ ਨੇ ਜਿਵੇਂ ਕਿ ਐਪੀ ਫਰੂਟੀ ਤੇ ਹੋਰ ਵੀ ਕਈ ਪ੍ਰਕਾਰ ਦੀ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੀ--

ਤੇ ਇੱਕ ਟ੍ਰੈਕਟਰ ਖੜਾ ਹੋਇਆ ਹੈ ਤੇ ਉਸ ਟ੍ਰੈਕਟਰ ਪਿੱਛੇ ਇੱਕ ਸਮਾਨ ਲਈ ਵੱਡਾ ਸਾਰਾ ਉਹ ਬਨਿਆ ਹੋਇਆ ਹੈ।

ਸਾਰੇ ਲੋਕ ਸਲਾਵਾਂ ਬਣਾ ਕੇ ਖੜੇ ਨੇ ਸਾਰਿਆਂ ਨੇ ਵਨ ਸਵੰਨੇ ਕੱਪੜੇ ਅਤੇ ਅਲੱਗ ਅਲੱਗ ਰੰਗਾਂ ਦੇ ਕੱਪੜੇ ਪਹਿਨੇ ਹੋਏ ਨੇ ਨਾਲ ਹੀ ਬਹੁਤ ਸਾਰੀਆਂ ਲੱਕੜ ਵੀ ਪਈ ਐ।

ਇਹ ਸ਼ੇਰਾਂ ਵਾਲੀ ਮਾਤਾ ਜੀ ਦੀ ਮੂਰਤੀ ਹੈ ਇਸ ਮੂਰਤੀ ਨੂੰ ਮੱਥਾ ਟੇਕਣ ਲਈ ਬਹੁਤ ਸਾਰੇ ਲੋਕ ਆਏ ਹੋਏ ਨੇ।

ਇੱਥੇ ਇਹਨਾਂ ਨੇ ਕੈਫੇ ਦੀ ਸੁਵਿਧਾ ਰੈਸਟ ਰੂਮਸ ਦੀ ਅਤੇ ਪਾਰਟੀ ਮਾਲ ਦੀ ਸੁਵਿਧਾ ਦਿੱਤੀ ਹੋਈ ਹੈ।

ਇਸ ਦੇ ਨਾਲ ਹੀ ਲਾਲ ਬੋਰਡ ਤੇ ਇਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੋਇਆ ਹੈ ਇਸ ਦੇ ਸੈਂਟਰ ਦੇ ਬਾਹਰ ਗੱਡੀ ਵੀ ਖੜੀ ਹੋਈ ਹੈ।

ਇਹ ਇੱਕ ਮੀਟਿੰਗ ਰੂਮ ਹੈ ਜਿਸ ਵਿੱਚ ਹਰੇ ਰੰਗ ਦਾ ਬੋਰਡ ਹੈ ਅਤੇ ਉਹਦੇ ਉੱਤੇ ਕੁਝ ਲਿਖਿਆ ਹੋਇਆ ਹੈ।

ਕਾਰ ਹੈ ਜੋ ਕਿ ਖਰਾਬ ਹੋਈ ਹੋਈ ਹੈ ਇਸ ਕਾਰ ਨੂੰ ਮਕੈਨਿਕ ਸਾਫ ਕਰ ਰਿਹਾ ਹੈ।

ਏੱਥੇ ਨੀਲੇ ਲਾਲ ਰੰਗ ਦੇ ਗੁਬਾਰੇ ਵੀ ਹਨ ਇਸਦੇ ਗੇਟ ਕੋਲ ਇੱਕ ਲੜਕਾ ਖੜਾ ਹੋਇਆ ਹੈ।

ਜਿਸਨੇ ਕਾਲੇ ਕਲਰ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ਉਸ ਦੇ ਹੱਥ ਵਿੱਚ ਮੁੰਦਰੀਏ ਮੁੰਦਰੀਆਂ ਵੀ ਨੇ।

ਇੱਥੇ ਬੋਹੁਤ ਸਾਰੀ ਮਿੱਟੀ ਵੀ ਪਈ ਹੋਈ ਹੈ ਅਤੇ ਇਸਦੇ ਆਰ ਬਾਹਰ ਬਹੁਤ ਹੀ ਸਾਰੇ ਦ੍ਰਖਤ ਵੀ ਲੱਗੇ ਹੋਏ ਨੇ।

ਉਹਨਾਂ ਨੇ ਚਿੱਟੇ ਰੰਗ ਦੀ ਬੋਰਡ ਲਾ ਕੇ ਗੇਟ ਤੇ ਵਿੱਚ ਦੀ ਲਾਇਆ ਹੋਇਆ ਹੈ ਕਿ ਇਹਨਾਂ ਦੇ ਇੱਕ ਮੰਥ ਦਾ ਇੰਟ੍ਰਸਟ ਫ੍ਰੀ ਮਿਲੇਗਾ।

ਇਹ ਇੱਕ ਆਫਿਸ ਹੈ ਜਿਸ ਨੂੰ ਚਿੱਟੇ ਤੇ ਲਾਲ ਗੁਬਾਰਿਆਂ ਨਾਲ ਸਜਾਇਆ ਹੋਇਆ ਹੈ।

ਇਹ ਦੇਖਣ ਚ ਇੱਕ ਬੇਕਰੀ ਲੱਗ ਰਹੀ ਹੈ ਜਿੱਥੇ ਬਰਥਡੇ ਦੀ ਕੈਪਾਂ ਵੀ ਪਈਆਂ ਹੋਈਆਂ ਹਨ।